ਕਹਿਣ ਡੇ ਬਈ ਚੰਗੇ ਆ ਚੱਲ ਕਰਦੋ ਤੇ ਹੁਣ ਵੇਖੋ ਅੱਛਾ ਹਾਲੇ ਤਾਂ ਫੋਟੋਆਂ ਫਾਟਵਾਂ ਹੀ ਵੇਖੀਆਂ ਸੀ, ਜਿਹੜੇ ਚੁੰਨੀ ਚੜਾਅ ਵੱਲੋਂ ਮੰਨਗੇ ਫੇਰ ਚੁੰਨੀ ਚੜਾਈ ਕਰ ਦਿਆਂਗੇ ਹੈ ਨਾ ਚੁੰਨੀ ਚੜਾਅ ਵੀ ਕੀਤਾ, ਉਹਨਾਂ ਕਾਜਲ ਦਾ ਠੱਕਾ ਠੁਕਾ ਨਹੀਂ ਮਿਲਾਇਆ

ਆਹੋ ਆਹੋ ਏਦਾਂ ਈ ਹੋਗੀ ਠੱਕੇ ਨਾਲ ਸੀ ਏਦਾਂ ਚਾਹ ਪਾਣੀ ਵਧੀਆ ਲਾਵੇ ਬੰਦਾ

ਕੁਛ ਦੀਦੀ ਸਹੀ ਹੈ ਨਾ ਦਿਨ ਤਿਉਹਾਰ ਆਉਂਦੇ ਰਹਿੰਦੇ ਆ

ਹਾਂ ਜਾ ਕੇ ਤਾਂ ਭਾਅ ਜੀ ਦੀ ਇਕੱਲੀ ਕਮਾਈ ਆ ਨਹੀਂ ਪਤਾ ਕੀ ਕਰਦੇ ਜੇ ਕਿਤੇ ਓਦੋਂ ਕਾਸੇ ਦਾ ਵੀ ਕਿਤੇ ਜ਼ੋਰ ਪਾਉਂਦੇ ਨਾ ਉਧਰੋਂ ਉੱਧਰ ਕਹਿੰਦੇ ਇੱਕ ਦੂਜੇ ਨੂੰ ਮੰਨਦੇ ਹੀ ਉਹ ਉਹਨਾਂ ਨੇ ਤੇ ਬੜਾ ਕਿਹਾ ਸੀ ਤੇ ਇਹ ਜਿਹੜਾ ਲਾਉਂਠਾ ਆਪਣਾ ਵਾ ਨਾ ਕਾਫੀ ਕਹਿੰਦਾ ਮੈ ਦੌੜ ਜਾਣਾ ਜੇ ਵਿਆਹ ਵੱਲੋਂ ਮੇਨੂ ਆਖਿਆ ਤੇ ਕਹਿੰਦਾ ਤੁਸੀਂ ਤੇ ਮੈਨੂੰ ਹੁਣੇ ਈ ਕੈਦ ਪਾ ਦੇਣੀ ਏ ਹੁਣ ਓਦਾਂ ਕਹਿੰਦਾ ਵਾ ਕਹਿੰਦਾ ਬਈ ਬੀ ਚੱਲ ਕਾਜਲ ਦਾ ਕਰ ਲਉ। ਤੇ ਮੇਰਾ ਹੱਟ ਕੇ ਕਰ ਲਿਓ ਤੇ ਭਾਵੇਂ ਚੁੰਨੀ ਚੜ੍ਹਾਈ ਕਰ ਲਿਓ

ਉਮਰ ਦਾ ਤੁਹਾਨੂੰ ਪਤਾ ਈ ਦੀਦੀ ਦੋਂਨਾਂ ਦੀ ਹੋਈ ਕਿ ਨਹੀਂ

ਹਮ

ਹੁਣ ਕੀ

ਹਾਂ ਲਾਡੀ ਨੂੰ ਪੁੱਛ ਲੈਣਾ ਮਤਲਬ ਕਰ ਲਏ ਗੱਲ ਲਾਡੀ ਆਪਣੇ ਨੂੰ ਆਹੋ ਜੇ ਨਾ ਹੋਏ ਜੇ ਕਰਮਾਂ ਸੰਜੋਗ ਹੋਏ ਤਾਂ ਹੋ ਜਾਣਾ ਨਹੀਂ ਤੇ ਜੇ ਨਾ ਹੋਏ ਤੇ ਫੇਰ

ਹਾਂ ਭਾਅ ਜੀ ਉਹਨੂੰ ਕਹਿੰਦਾ ਕਹਿੰਦਾ ਜੇ ਨਾ ਸਾਨੂੰ ਪਤਾ ਹੁੰਦਾ ਸਹੀ ਸਹੀ ਜੱਕ ਦੱਮ ਰਿਸ਼ਤੇ ਆਉਣੇ ਆ ਤੇ ਕਹਿੰਦਾ ਉੱਥੇ ਥਾਂ ਅਸੀਂ ਕਮਰਿਆਂ ਦਾ

ਅਸੀਂ ਕਿਹਾ ਉਦੋਂ ਸਾਨੂੰ ਕੀ ਪਤਾ ਸੀ ਨਹੀਂ

ਇਹਦਾ ਨਾਂ ਪਤਾ ਕੀ, ਕੀ ਬਣੀ ਆ ਤੇ ਉਹਦੀ ਮੁਨਿਆਦ ਵੀ ਤੇ ਹੈ ਈ ਆ ਨਾ

ਹੁਣ ਜਿਦਾਂ ਪੈ ਗਏ ਬਾਅਦ ਚੱਲੋ ਇਹ ਥੋੜਾ ਹੋਣਾ ਬਈ ਚੱਲੋ ਅਸੀਂ ਕਮਰੇ ਪਾਉਣੇ ਜਾਂ ਕਿੱਦਾਂ ਨਹੀਂ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 ਹਾਂ ਉੱਤੇ rehearsal ਕੀਤੀ ਕਿ ਨਹੀਂ ਥੋੜੀ ਬਹੁਤੀ

ਨਾ ਹਜੇ ਨਹੀਂ ਕੀਤੀ

ਮ ਮਿੱਟੀ ਮੁਟੀ ਇੱਟਾਂ ਉੱਟਾਂ ਜਿਹੜੀਆਂ ਟੁੱਟੀਆਂ ਜਿਹੀਆਂ ਹੁੰਦੀਆਂ ਵਾ ਟੋਟੇ ਟਾਟੇ ਰੂੜੀ ਰਾੜੀ ਜਿਹੀ ਪਈ ਆ ਹਮ ਤੇ ਕਹਿਣ ਡਏ ਆ ਬਈ ਚੱਲ ਹਾਂ

ਹਾਂਜੀ ਹਾਂਜੀ ਹਾਂ ਜਦੋਂ ਪਰਮੇਸ਼ਰ ਦਾ ਹੁਕਮ ਹੋਇਆ ਆਪੇ ਵੇਖ ਹੁਣ ਆ ਵਾ ਨਾ ਸਾਨੂੰ ਥੋੜਾ ਪਤਾ ਹੀ ਅਸੀਂ ਤਾਂ ਬੱਸ ਕਿਹਾ ਹੀ ਬਈ ਪੁੱਛੀ ਮਾਮੇ ਨੂੰ ਭਾਜੀ ਦੀ ਘਰਦੀ ਨੀ ਨੂੰ ਕਿ ਰਿਸ਼ਤਾ ਕਰਨਾ ਈ ਪ੍ਰਿਆ ਦਾ ਆਹੋ ਘਰ ਬੜਾ ਸੌਖਾ ਈ ਆ ਸਾਡੇ ਲਾਗੇ ਈ ਏ ਇੱਥੇ ਈ ਮਤਲਬ ਆ

ਆਹ ਜਿਹੜਾ ਪਿਉ ਆ ਉਹ ਮੁੰਡੇ ਦਾ ਤੇ ਉਹ ਪੁ ਮੁੰਡੇ ਦਾ ਪਿਉ ਜਿਹੜਾ ਪੁਲਿਸ ਚ ਵਾ

ਤੇ ਮੁੰਡਾ ਲੱਗਾ ਈ ਓ ਬਾਹਰ ਈ ਮੁੰਡਾ ਅੱਛਾ ਆਹੋ ਤੇ ਜਿਹੜਾ ਦੂਜਾ ਵਾ ਛੋਟਾ ਵਾ ਜਾਂ ਵੱਡਾ ਖਰੇ ਉਹ ਮਿਸਤਰੀ ਆ

ਇਹਨਾਂ ਨੂੰ ਕਰ ਦੇਣਾ ਚਾਹੀਦਾ ਵਾ ਕਿ ਏਦਾਂ ਇੱਕ ਅੱਧੀ ਤਾਂ ਨਹੀਂ ਕੁੜੀਆਂ ਵੀ ਆ ਜਵਾਨ ਹੋਈਆਂ ਆ ਤਿੰਨੇ ਈ ਇੱਕੋ ਜਿਹੀਆਂ ਹੋਗੀਆਂ ਵਾ ਕਿ ਨਹੀਂ ਨੀ ਮੰਨਣਾ ਉਹਨੇ ਪ੍ਰਿਆ ਵੱਲੋਂ ਹੈ ਵਾ

ਹਾਂ ਦਾ ਨੀ ਮੰਨਣਾ ਉਹਨਾਂ ਨੇ ਮੈਂ ਤੁਹਾਡੀ ਗੱਲ ਕਰਾਦਾਂਗੀ ਤੁਸੀਂ ਕਰ ਲਿਉ

ਆਹੋ ਨੀਤੂ ਨਾਲ ਕਰਾਵਾਂਗੀ

ਚੱਲੋ ਧੀ ਭੈਣ ਅੱਗੋਂ ਜੇ ਸੌਖੀ ਹੋਵੇ ਤੇ ਚੱਲੋ ਹੈ ਨਾ

ਹਾਂ ਮੈ ਤੇ ਸਾਡੇ ਘਰੇ ਵੀ ਕਦੇ ਆਹ ਮੰਨ ਜਾਂਦੇ ਨਾ ਹੈਪੀ ਵੱਲੋਂ ਇੱਕ ਤੇ ਐਸ਼ ਕਰਨੀ ਸੀ, ਸਾਰੇ ਟੱਬਰ ਨੇ ਇਹਨਾਂ ਨੇ ਕਿਤੇ ਚੱਲ ਸਾਰਾ ਟੱਬਰ ਉਹਨਾਂ ਦਾ ਇਟਲੀ

ਕੁੜੀ ਵੀ ਆਉਂਦੀ ਮਤਲਬ ਸੋਹਣੀ ਸੁਨੱਖੀ ਹੋਵੇ ਕੁੜੀ ਪਤਲੀ ਜਿਹੀ ਕੁੜੀ ਹੋਵੇ ਸੋਹਣੀ ਸੁਨੱਖੀ ਹੋਵੇ ਵਿਆਹ ਵੀ ਮਤਲਬ ਚੰਗਾ ਕਰਨਾ

ਆਪਣੀਆ ਨੂੰ ਇਹਨੇ ਕੀ ਸਿਖਾਲਿਆ ਵਾ

plus two ਕਰਾ ਕਰਾ ਇੱਥੇ ਘਰੇ ਬਿਠਾ ਲੰਦਾ, ਦਸ ਦਸ ਬਾਰਾਂ ਬਾਰਾਂ ਕਰਾਈਆਂ ਆਹ ਸਾਂਢੂ ਦੀਦੀ ਕਹਿੰਦੀ ਬਈ ਇਹ ਮੇਰਾ ਮੇਰੇ ਵਿਆਹ ਤੋਂ ਇੱਕ ਦਿਨ ਅਹ ਮਹੀਨਾ ਇਕ ਬਾਅਦ ਚੋਂ ਹੋਈ ਆ

ਹਾਂ ਐਵੇਂ ਹੀ ਮੁੜ ਗਏ ਸੀ ਦੋ ਰਿਸ਼ਤੇ ਕਰਾਏ ਸੀ ਇੱਕ ਪਤਲੀ ਜਿਹੀ ਕੁੜੀ ਸੀ ਬਹੁਤੀ ਸੋਹਣੀ ਕੁੜੀ ਪਤਲੀ ਜਿਹੀ ਤੇ ਤੇ ਲੰਮੀ ਸੁੱਖ ਨਾ ਬੜੀ ਹੀ ਤੇ ਉਹਦੇ ਵੱਲੋਂ ਕਿਹਾ ਤੇ ਉਹਨਾ ਚੁੰਨੀ ਚੜ੍ਹ ਆਂਦੀ ਨੀ ਨਾ, ਅਸੀਂ ਤਾਂ ਮਸਾਂ ਇੱਕੋ ਇੱਕ ਮੁੰਡਾ ਵਿਆਹੁਣਾ ਵਾ ਅਸੀਨ ਕਿਤੇ ਬਰਾਤ ਸਾਂਭਣ ਵਾਲੇ ਚਾਹੀਦੇ ਨੇ, ਨਾਲੇ ਦਵੇ ਕੋਈ ਭਾਵੇ ਨਾ ਤੇ ਬਰਾਤ ਸਾਂਭਣੀ ਚਾਹੀਦੀ ਏ ਬਰਾਤ ਵਾਲੇ ਲੱਭ ਦਿੱਤੇ ਤੇ ਫਿਰ ਉਹਨਾ ਨੇ ਦਾਜ ਵਿੱਚ ਮਤਲਬ ਗੱਡੀ ਦੇਣੀ ਸੀ ਉਹਨਾਂ ਨੇ ਅੱਛਾ ਆਹੋ ਗੱਡੀ ਦੇਣੀ ਹੀ ਉਹਨਾਂ ਨੇ ਮਤਲਬ ਕਹਿੰਦੇ ਕਹਾਉਂਦੇ ਸੀ ਮਾੜੇ ਮੋਟੇ ਥੋੜੀ ਸੀ ਹਾਂ ਅਸੀਂ ਨਹੀਂ ਓ ਵੇਖ ਲਾ ਉਹਦੇ ਦੋ ਭੈਣਾਂ ਵਾ ਦੋ ਭੈਣਾਂ ਵਾ

ਅਸੀਂ ਨਹੀਂ ਬੋਰੀ ਵੱਢੀ ਨੂੰ, ਬੰਦਾ ਬੰਦੇ ਤਾਂ ਸਹੀ ਇੱਜ਼ਤ ਕਰਨ ਵਾਲੇ ਹੋਣੇ ਚਾਹੀਦੇ ਨਹੀਂ ਹਾਂ ਇਹ ਤੇ ਪਤਾ ਨਹੀਂ ਕੀ ਕਹਿੰਦੀ ਮੈ ਨਹੀਂ ਐਨਾ ਵੀ ਸੋਚਦੀ ਵੀ ਮੁੰਡਾ ਮੇਰਾ ਹਾਂਜੀ ਰਹੀ ਰਹਿਣ ਦੀ ਗੱਲ ਸਾਰੀ ਉਮਰ ਲੋਕੀ ਆਪਣੀ ਧੀਆਂ ਨੂੰ ਦਿੰਦੇ ਈ ਰਹਿੰਦੇ ਏ ਕਿ ਨਹੀਂ

ਜੇ ਹੋਰ ਸਾਲ ਦੋ ਸਾਲ ਰਹਿ ਗਿਆ ਮੁੰਡਾ ਤਾ ਮੁੰਡੇ ਦਾ ਤੁਹਾਡੇ ਦਾ ਰਿਸ਼ਤੇ ਹੁਣ ਲੋਕੀ ਤਰਲੇ ਲੈਣ ਡਏ ਨੇ ਤੇ ਮੁੜਕੇ ਇਹਨਾਂ ਲੋਕਾਂ ਦੇ ਤਰਲੇ ਲੈਣੇ ਏ ਹਮ ਦੱਸੋ ਕੀ ਹੁਣ ਈ ਇਹ ਬੰਦਾ ਹੋਰ ਤਰ੍ਹਾਂ ਜਿਹਾ ਲੱਗਦਾ ਵਾ ਤੇ ਨੂੰ ਨਿਕਲਿਆ

ਬੂਟਾ ਹਜੇ ਬੂਟਾ ਉਹਦੇ ਨਾਲ ਟੌਰ ਲੱਗਦਾ ਬੂਟੇ ਦਾ

ਤੇ ਕੁੜੀਆਂ ਵੱਲੋਂ ਰਿਸ਼ਤੇ ਵੱਲੋਂ ਕਿਹਾ ਨਾ, ਕਹਿੰਦੀ ਸਾਡੀਆਂ ਕੁੜੀਆਂ ਕਾੜੀਆਂ ਸਾਡੀ ਕੁੜੀਆਂ ਦੀ

ਲੋਕੀ ਲੋਕੀ ਆਂਦੇ ਫੇਰ ਲੋਕੀ ਬਾਹਰ ਗੱਲਾਂ ਕਰਦੇ ਨੇ ਬਈ ਇਹ ਤੇ ਉਡੀਕਣ ਡਈ ਸੀ ਸਾਡੀ ਕੁੜੀ ਦੀ ਕੋਈ ਗੱਲਬਾਤ ਹੋਵੇ ਤੇ ਫੇਰ ਰਿਸ਼ਤੇ ਕਰੀਏ ਫੇਰ ਰਿਸ਼ਤੇ ਕਰਨ ਹਾਂ ਹਾਂ ਕਹਿੰਦੀ ਹਾਲੇ ਸ਼ਿੰਦੋ ਕਹਿ ਦਿੰਦੀ ਸਾਡੀ ਕੁੜੀ ਦੀ ਕਿਹੜੀ ਕੋਈ ਗੱਲਬਾਤ ਆ ਫੇਰ ਪਤਾ ਜਨਾਨੀਆਂ ਕਿੱਦਾਂ ਦੀਆਂ ਨਹੀਂ ਆਹੋ ਲੋਕੀ ਅ ਸੋਚਦੇ ਵੀ ਜਿਹੜਾ ਸਿਰੋਂ ਭਰ ਲੱਥ ਜੇ ਉਹੀ ਚੰਗਾ, ਜਿਹੜਾ ਕਿਸੇ ਤੋਂ ਭਾਰ ਲੱਥ ਜੇ ਉਹੀ ਚੰਗਾ

ਮੁੰਡਾ ਵੀ ਨੀ ਵੇਖਿਆ ਬਈ ਮੁੰਡਾ ਵੀ ਮਤਲਬ ਸੋਹਣਾ ਜਾਂ ਕਿੱਦਾਂ ਵਾ

ਸੋਹਣਾ ਵਾ ਮੈ ਕਿਹਾ ਮੁੰਡਾ ਤੇ ਦੀਦੀ ਦੱਸਾਂ ਕਿ ਬਹੁਤੇ ਸੋਹਣੇ ਨੂੰ ਵੀ ਕਰਨਾ ਕੀ ਜਿਹੜਾ ਇੱਜ਼ਤ ਈ ਨਾ ਕਰੇ ਇੱਜ਼ਤ ਕਰਦਾ ਹੋਣਾ ਉਹੋ ਈ ਇਹਨਾ ਤੇ ਕਿਤੇ ਐਨਾ ਹੈ ਕਿ ਜਦੋਂ ਆਉਂਦੇ ਹੈ ਇੱਕ ਤਾਂ ਮਹੀਨੇ ਚ ਦੋ ਚੱਕਰ ਵੀ ਲੱਗ ਜਾਂਦੇ ਏ ਤੇ ਆਪਣੇ ਘਰ ਸੁੱਖ ਨਾ ਕਿਹਸੇ ਗੱਲ ਦੀ ਕੋਈ ਕਮੀ ਨੀ ਗੀ ਉਹਨਾਂ ਨਾਲੋਂ ਦੋਨੇ ਜੀਅ ਖੁਸ਼ ਰਹਿਣ ਕਮਾਉਣ ਡਏ ਖਾਣ ਡਏ ਤੇ ਹੋਰ ਉਹਨਾਂ ਨੂੰ ਕੀ ਚਾਹੀਦਾ ਨਹੀਂ ਸੋਹਣੇ ਨੂੰ ਕੀ ਕਰਨਾ ਸੋਹਣੇ ਲੱਭ ਲਉ ਤੇ ਉਹ ਜੁੱਤੀਓਂ ਜੁੱਤੀ ਰੋਜ਼ ਹੁੰਦੇ ਹੋਣ ਤੇ ਉਹਦਾ ਕੀ ਫਾਇਦਾ ਕਿਦਾ ਤਿੰਨ ਕਮਰੇ ਆ ਮਤਲਬ ਕੋਠੀ ਵਾਂਗੂੰ ਕੋਠੀ ਤਿੰਨ ਕਮਰੇ ਆ, ਨਾਲੇ ਵਰਾਂਡਾ ਵਾ ਤੇ ਨਾਲ ਰਸੋਈ ਬਣੀ ਪੌੜੀਆਂ ਚੜ੍ਹੀਆਂ ਵਾ ਹਾਂ ਇੱਕ ਛੋਟਾ ਜਿਹਾ ਵੇਹੜਾ ਵਾ ਤੇ ਰੱਬ ਦਾ ਧੰਨਵਾਦ ਵਾ ਰੱਬ ਨੇ ਘਰ ਵੀ ਦਿੱਤਾ ਬੱਚੇ ਦਿੱਤੇ ਹੋਰ ਕਿ ਚਾਹੀਦਾ ਨਹੀਂ ਹਾਂ ਤੇ ਮੁੰਡੇ ਇੱਕ ਤੇ ਇਹਨੇ ਸੋਹਣੇ ਨਿੱਕਾ ਮੁੰਡਾ ਤੇ ਕਿਤੇ ਐਂ ਵਾਂ ਜਿੱਦਾਂ ਕਿ ਕੀ ਹੁੰਦੀਆਂ ਕੀਤੇ ਉਸ ਤਰ੍ਹਾਂ

ਜਿਹਾ ਕਿਤੇ ਐਨਾ ਸੋਹਣਾ ਲੱਗਦਾ ਕੰਜ਼ਰ ਕਿਤੇ

ਚੱਲ ਦੀਦੀ ਮੈ ਕੱਟ ਕੇ ਲਾਉਣੀ ਹਾਂ ਦੋ ਮਿੰਟ ਪੰਜਾਬ ਤੋਂ ਗੱਲ ਕਰਦੀ ਪਈ ਹਾਂ ਮੈਂ ਇੱਕ story ਬਾਰੇ ਦੱਸਣ ਜਾ ਰਹੀ ਹਾਂ ਅੱਜ, ਜਿਹਦਾ ਨਾਮ ਹੈ ਸਮਝਦਾਰ ਕਿਸਾਨ। ਇੱਕ ਕਿਸਾਨ ਨੂੰ ਨਦੀ ਪਾਰ ਕਰਨੀ ਸੀ, ਉਸਦੇ ਕੋਲ ਇੱਕ ਸ਼ੇਰ ਇੱਕ ਘਾਹ ਦਾ ਗੱਡਾ ਤੇ ਇੱਕ ਬੱਕਰੀ ਸੀ, ਨਦੀ ਪਾਰ ਕਰਨ ਦੇ ਲਈ ਘੱਟ ਤੋਂ ਘੱਟ ਇੱਕ ਛੋਟੀ ਜਿਹੀ ਕਿਸ਼ਤੀ ਖੜੀ ਸੀ। ਇੱਕ ਵਾਰ ਵਿੱਚ ਸਿਰਫ਼ ਦੋ ਲੋਕ ਹੀ ਉਸ ਵਿੱਚ ਸਵਾਰ ਹੋ ਸਕਦੇ ਸਨ, ਕਿਸਾਨ ਨੇ ਸੋਚਿਆ ਕਿ ਕੀ ਕਰਾਂ ਮੈਂ ਜੇਕਰ ਪਹਿਲਾਂਂ ਸ਼ੇਰ ਨੂੰ ਲੈ ਜਾਂਦਾ ਹਾਂ ਬੱਕਰੀ ਘਾਹ ਖਾ ਜਾਵੇਗੀ। ਜੇਕਰ ਘਾਹ ਲਿਜਾਂਦਾ ਹਾਂ ਤਾਂ ਸ਼ੇਰ ਬੱਕਰੀ ਖਾ ਜਾਵੇਗਾ, ਇਸ ਉਲਝਣ ਵਿੱਚ ਦੱਬੇ ਕਿਸਾਨ ਨੂੰ ਇੱਕ ਉਪਾਅ ਸਮਝਿਆ, ਕਿਸਾਨ ਪਹਿਲਾਂ ਬੱਕਰੀ ਨੂੰ ਲੈ ਕੇ ਚੱਲਿਆ ਤੇ ਉਸਨੂੰ ਛੱਡ ਆਇਆ ਫਿਰ ਵਾਪਸ ਆ ਕੇ ਸ਼ੇਰ ਨੂੰ ਲੈ ਗਿਆ, ਸ਼ੇਰ ਨੇ ਖੜੇ ਹੋਏ। ਉੱਥੇ ਬੱਕਰੀ ਨੂੰ ਵਾਪਿਸ ਲੈ ਛੱਡਿਆ ਫਿਰ ਬੱਕਰੀ ਨੂੰ ਇੱਥੇ ਛੱਡਿਆ ਤੇ ਘਾਹ ਨੂੰ ਠੀਕਰ ਵਿੱਚ ਲੈ ਚਲਾ ਗਿਆ ਉਸ ਪਾਰ ਛੱਡ ਆਇਆ ਘਾਹ ਸ਼ੇਰ ਦੇ ਕੋਲ ਛੱਡ ਕੇ ਵਾਪਸ ਆਇਆ ਅਤੇ ਬੱਕਰੀ ਨੂੰ ਲੈ ਗਿਆ, ਇਸ ਤਰ੍ਹਾਂ ਬਿਨਾਂ ਕਿਸੇ ਨੁਕਸਾਨ ਤੋਂ ਉਸਨੇ ਇੱਕ ਦੂਜੇ ਨੂੰ ਨਦੀ ਪਾਰ ਕਰਵਾ ਦਿੱਤੀ।

ਕਿ ਇਹ ਅੰਗੂਰਾਂ ਤਾਂ ਬਹੁਤ ਵਧੀਆ ਹੋਣੇ ਚਾਹੀਦੇ ਹੈ ਮੈਂ ਉਸਨੂੰ ਜ਼ਰੂਰ ਖਾਊਂਗੀ, ਅੰਗੂਰ ਕਾਫ਼ੀ ਉਚਾਈ ਤੇ ਲੱਗੇ ਸਨ। ਲੂੰਬੜੀ ਨੇ ਛਾਲ ਮਾਰ ਕੇ ਅੰਗੂਰ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਉਹਨਾਂ ਤੱਕ ਨਹੀਂ ਪਹੁੰਚ ਸਕੀ ਉਹ ਛਾਲ ਮਾਰ ਮਾਰ ਕੇ ਅੰਗੂਰ ਤੋੜਨ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਉਹਨੂੰ ਸਫ਼ਲਤਾ ਨਹੀਂ ਮਿਲੀ ਜਦੋਂ ਉਹ ਕਟ ਕਰਕੇ ਥੱਕ ਗਈ ਫਿਰ ਉਸਨੂੰ ਸਮਝ ਆ ਗਿਆ ਕਿ ਉਹ ਇਹ ਕਾਰਯ ਪੂਰਨ ਨਹੀਂ ਕਰ ਸਕਦੀ। ਇੱਕ ਲੂੰਬੜੀ ਸੀ ਜੋ ਇੱਕ ਕਿਸਾਨ ਨੂੰ ਬਹੁਤ ਪਿਆਰੀ ਸੀ ਉਹ ਉਸਨੂੰ ਬਹੁਤ ਪਰੇਸਾਨ ਕਰਦੀ ਹੁੰਦੀ ਸੀ, ਉਹ ਹਮੇਸ਼ਾ ਹੀ ਉਸਨੂੰ ਫਸਲਾਂ ਖ਼ਰਾਬ ਕਰ ਦਿੰਦੀ ਸੀ ਕਈ ਦਿਨਾਂ ਬਾਅਦ ਇੱਕ ਦਿਨ ਆਖ਼ਰਿਕਾਰ ਉਸ ਲੂੰਬੜੀ ਨੂੰ ਫੜਨ ਦਾ ਸਫ਼ਲ ਹੋ ਗਿਆ ਗੁੱਸੇ ਵਿੱਚ ਆ ਕੇ ਉਹਨਾਂ ਦੀ ਇੱਕ ਰੱਸੀ ਤੇ ਤੇਲ ਦੇ ਵਿੱਚ ਲੂੰਬੜੀ ਨੂੰ ਛੱਡ ਕੇ ਬਾਹਰ ਤੋਂ ਭੱਜ ਆਇਆ, ਲੂੰਬੜੀ ਅੱਗ ਤੋਂ ਪਰੇਸਾਨ ਹੋ ਕੇ ਕਿਸਾਨਾਂ ਦੇ ਪੂਰੇ ਖੇਤ ਵਿੱਚ ਦੌੜਨ ਲੱਗ ਗਈ। ਦੌੜਦੇ ਦੌੜਦੇ ਉਹ ਇੱਕ ਸ਼ਹਿਰ ਦੇ ਦੋ ਮਿੱਤਰ ਰਹਿੰਦੇ ਸਨ ਉੱਥੇ ਪਹੁੰਚ ਗਈ, ਚਲਾਕ ਸਾਰਾ ਦਿਨ ਤੜਪਣ ਦੀ ਤਕਰੀਬਨ ਬਣੀ ਉਸਨੇ ਦੋਸਤ ਮੈਨੂੰ ਕਿਹਾ ਕਿ ਮੈਂ ਤੇਰੀ ਕਿਵੇਂ ਇਸ ਪ੍ਰਕਾਰ ਮਦਦ ਕਰ ਸਕਦਾ ਹਾਂ ਅਸੀਂ ਆਪਣੇ ਤਾਂ ਜੰਗਲ ਵਿੱਚ ਕਿਸੇ ਗੁਪਤ ਥਾਂ ਤੇ ਛੱਡ ਕੇ ਦਿੰਦੇ ਹਨ।

ਕੋਈ ਗ਼ਲਤੀ ਹੋ ਗਈ ਸੀ ਉਹ ਬਾਦਸ਼ਾਹ ਦਾ ਗੁੱਸਾ ਉਸਤੇ ਟੁੱਟ ਪਿਆ ਉਹਨਾਂ ਦੇ ਦੌਲਤ ਨੂੰ ਕਿਹਾ, ਕਿ ਦਰਬਾਰ ਤੋਂ ਨਿਕਲ ਜਾਵਾਂ ਦਰਬਾਰ ਤੋਂ ਨਿਕਲ ਕੇ ਲੋ ਦੌਲਤ ਸਿੱਧਾ ਬੀਰਬਲ ਦੇ ਘਰ ਜਾ ਪੁੱਜਿਆ ਅਤੇ ਸਾਰਾ ਛੱਡ ਬੀਤੀ ਕਹਾਣੀ ਸੁਣਾਈ, ਸੁਣ ਕੇ ਬੀਰਬਲ ਬੋਲਿਆ ਫਿਰ ਤੋਂ ਦਰਬਾਰ ਵਿੱਚ ਜਾਓ ਅਤੇ ਬਾਦਸ਼ਾਹ ਨੂੰ ਜਾ ਕੇ ਇੱਕ ਦੌਲਤ ਹ ਹਾਜ਼ਰ ਕਰੋ, ਹਾਂ ਰੁੱਕੇ ਜਾ ਜਾਵੇਂ ਦੌਲਤ ਨੂੰ ਸਾੜ ਦਰਬਾਰ ਵਿੱਚ ਦੇਖ ਕੇ ਬਾਦਸ਼ਾਹ ਹੈਰਾਨ ਰਹਿ ਗਏ। ਦੌਲਤ ਬੋਲਿਆ ਗੁਸਤਾਖੀ ਮਾਫ਼ ਕਰੋ ਹਜ਼ੂਰ, ਦੌਲਤ ਰੁਕਾ ਦਿੱਤੀ ਜਾਵੇ, ਅਜਿਹਾ ਪਾਠ ਇੱਕ ਬਾਦਸ਼ਾਹ ਹੀ ਉਸਨੂੰ ਕਰਵਾ ਸਕਦਾ ਸੀ, ਬਾਰਿਸ਼ ਦਾ ਮੌਸਮ ਸੀ, ਮਾਂ ਨਦੀ ਆਪਣੇ ਪੂਰੇ ਨਾਲ ਵਹੀ ਜਾ ਰਹੀ ਸੀ, ਪਾਣੀ ਨਾਲ ਨੱਕੋ ਨੱਕ ਭਰੀ ਹੋਈ ਸੀ ਪਾਣੀ ਦਾ ਤੇਜ਼ ਪ੍ਰਵਾਹ ਆਵਾਜ਼ ਕਰ ਰਿਹਾ ਸੀ ਬਾਦਸ਼ਾਹ ਦਾ ਮਹਿਲ ਨਦੀ ਦੇ ਨਾਲ ਲੱਗਿਆ ਹੋਇਆ ਸੀ ਉਹ ਇਸ ਸਮੇਂ ਡੂੰਘੀ ਨਦੀ ਵਿੱਚ ਸਨ, ਰਾਤ ਦਾ ਸਮਾਂ ਹੋਣ ਕਰਕੇ ਪਾਣੀ ਦੀ ਆਵਾਜ਼ ਸਾਫ਼ ਸੁਣਾਈ ਨਹੀਂ ਦੇ ਰਹੀ ਸੀ। ਪਾਣੀ ਦੀ ਆਵਾਜ਼ ਸੁਣਕੇ ਬਾਦਸ਼ਾਹ ਅਕਬਰ ਦੀ ਨੀਂਦ ਖ਼ਰਾਬ ਹੋ ਗਈ, ਕੁਛ ਦੇਰ ਬਾਅਦ ਅਕਬਰ ਨੇ ਫਿਰ ਕੋਸ਼ਿਸ਼ ਕੀਤੀ ਤਾਂ ਪਾਣੀ ਦੀ ਆਵਾਜ਼ ਕਰਕੇ ਉਸਨੂੂੰ ਨਾ ਰੋਕ ਸਕਿਆ। ਕਾਫ਼ੀ ਦੇਰ ਕਰਵਟ ਬਦਲਣ ਤੋਂ ਬਾਅਦ ਵੀ ਉਹਨਾਂ ਨੂੰ ਨੀਂਦ ਨਾ ਆਈ ਬਾਦਸ਼ਾਹ ਅਕਬਰ ਨੂੰ ਲੱਗਿਆ ਕਿ ਕੋਈ ਸੌ ਰਿਹਾ ਹੈ ਪਰ ਅਸਲ ਵਿੱਚ ਉੱਥੇ ਕੋਈ ਨਹੀਂ ਸੌ ਰਿਹਾ ਸੀ ਅਕਬਰ ਬੀਰਬਲ ਤੇ ਬਾਦਸ਼ਾਹ ਇਹ ਤਿੰਨੋਂ ਭਰਾ ਸਨ ਇੱਕ ਵਾਰ ਇੱਕ ਕਿਸਾਨ ਨੂੰ ਜੰਗਲ ਵਿੱਚ ਇੱਕ ਜਖ਼ਮੀ ਮੁਰਗੀ ਮਿਲੀ ਉਹ ਉਸਨੂੰ ਘਰ ਵਿੱਚ ਲੈ ਆਇਆ ਅਤੇ ਉਸਦੀ ਸੇਵਾ ਕੀਤੀ ਠੀਕ ਹੋਣ ਤੋਂ ਬਾਅਦ ਮੁਰਗੀ ਨੇ ਕਿਹਾ ਮੈਂ ਤੈਨੂੰ ਉਸ ਉਪਕਾਰ ਦੇ ਬਦਲੇ ਸੋਨੇ ਦਾ ਇੱਕ ਅੰਡਾ ਰੋਜ਼ ਦਿਆ ਕਰਾਂਗੀ, ਕਿਸਾਨ ਖ਼ੁਸ਼ ਹੋ ਗਿਆ ਮੁਰਗੀ ਰੋਜ਼ phone ਕਰਦੀ ਸੀ ਤੇ ਇੱਕ ਅੰਡਾ ਦਿੰਦੀ ਸੀ, ਕਿਸਾਨ ਉਸਨੂੰ ਬਾਜ਼ਾਰ ਵਿੱਚ ਵੇਚ ਦਿੰਦਾ ਸੀ।

ਚੱਲਦੇ ਚੱਲਦੇ ਉਸਨੂੰ ਪਤਾ ਹੀ ਨਾ ਲੱਗਿਆ ਕਿ ਉਹ ਕੀ ਕਰ ਰਿਹਾ ਸੀ ਇੱਕ ਮੁੰਡਾ ਰੋਜ਼ ਜੰਗਲ ਵਿੱਚ ਭੇਡਾਂ ਚਰਾਉਣ ਦੇ ਲਈ ਜਾਂਦਾ ਸੀ ਉਹ ਬਹੁਤ ਹੀ ਸੈਤਾਨ ਸੀ। ਆਪਣੀਆਂ ਸੈਤਾਨੀਆਂ ਦੁਆਰਾ ਦੂਜਿਆਂ ਨੂੰ ਤੰਗ ਕਰਨ ਵਿੱਚ ਉਸਨੂੰ ਮਜ਼ਾ ਆਉਂਦਾ ਸੀ, ਪਰ ਜੰਗਲ ਵਿੱਚ ਇਕੱਲਾ ਹੋਣ ਕਾਰਨ ਉਹ bore ਹੁੰਦਾ ਰਹਿੰਦਾ ਸੀ, ਇੱਥੇ ਉਹ ਕਿਸੇ ਨੂੰ ਤਾਂ ਕਿਵੇਂ ਤੰਗ ਕਰੇ, ਇਹ ਗੱਲਾਂ ਸੋਚਦਾ ਰਹਿੰਦਾ ਸੀ, ਜੰਗਲ ਦੇ ਨਾਲ ਲੱਗੇ ਹੋਏ ਕਿਸਾਨਾਂ ਦੇ ਖੇਤ ਸਨ। ਉਹ ਸਵੇਰੇ ਸਵੇਰੇ ਆ ਕੇ ਆਪਣੇ ਖੇਤਾਂ ਵਿੱਚ ਕੰਮ ਤੇ ਲੱਗ ਜਾਂਦਾ ਸੀ ਇੱਕ ਦਿਨ ਮੁੰਡੇ ਨੂੰ ਕਿਸਾਨਾਂ ਦੇ ਨਾਲ ਸੈਤਾਨੀ ਕਰਨ ਦੀ ਸੁੱਝੀ।

ਇੱਕ ਜੰਗਲ ਸੀ ਜਿੱਥੇ ਸਾਰੇ ਜਾਨਵਰ ਮਿਲ ਜੁਲ ਕੇ ਪਿਆਰ ਨਾਲ ਰਹਿੰਦੇ ਸਨ, ਉਹ ਜੰਗਲ ਵਿੱਚ ਇੱਕ ਛੋਟੇ ਹਿਰਨ ਦਾ ਜਨਮ ਹੋਇਆ ਉਸ ਖ਼ਬਰ ਨਾਲ ਸਾਰੇ ਜਾਨਵਰ ਉਤਸ਼ਾਹ ਦੇ ਵਿਚ ਉੱਡਣ ਲੱਗ ਪਏ, ਉਹ ਸਾਰੇ ਉਸਨੂੰ ਦੇਖ ਪਹੁੰਚਣ ਲੱਗੇ ਕਿਉਂਕਿ ਉਹ ਉਹਨਾਂ ਦੇ ਰਾਜਕੁਮਾਰ ਦਾ ਪੁੱਤਰ ਸੀ ਸਾਰਿਆਂ ਨੇ ਮਿਲ ਕੇ ਉਸਨਾ ਦੇ ਬਬੀਹਾ ਰੱਖ ਦਿੱਤਾ, ਸਾਰੇ ਪੰਛੀ ਝੂਮ ਝੂਮ ਕੇ ਮਿੱਠੇ ਗੀਤ ਗਾਉਣ ਲੱਗ ਪਏ ਇੱਥੇ ਖ਼ਬਰ ਦਾ ਨਾਮ ਇੱਕ ਛੋਟਾ ਜਿਹਾ ਪਿਆਰਾ ਜਿਹਾ ਖ਼ਰਗੋਸ਼ ਸੀ ਜਿਹੜਾ ਉਸਦਾ ਦੋਸਤ ਬਣਨ ਦੀ ਸਲਾਹ ਦੇ ਵਿੱਚ ਆਇਆ ਸੀ ਜੰਗਲ ਦੇ ਸਾਰੇ ਰੰਗ ਉੱਜੜ ਚੁੱਕੇ ਸਨ। ਚਾਰੇ ਪਾਸੇ ਜਲੀਆਂ ਲੱਕੜੀਆਂ ਦੀ ਬਦਬੂ ਫੈਲ ਰਹੀ ਸੀ ਬਦਬੂ ਇਸ ਪ੍ਰਕਾਰ ਫੈਲ ਰਹੀ ਸੀ ਕਿ ਉਸਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਹ ਬਦਬੂ ਨੂੰ ਕਿਵੇਂ ਖਤਮ ਕਰੇ ਤੇ ਜੰਗਲ ਦੇ ਵਿੱਚ ਜਾਨਵਰ ਮਿਲ ਜੁਲ ਕੇ ਪਿਆਰ ਨਾਲ ਰਹਿੰਦੇ ਸਨ, ਇੱਕ ਜੰਗਲ ਵਿੱਚ ਛੋਟੇ ਜਿਹੇ ਹਿਰਨ ਦਾ ਜਨਮ ਹੋਇਆ।

ਉਹ ਉਹਨਾਂ ਨੂੰ ਮਿਲਦਾ ਮਿਲਦਾ ਇੱਕ ਅਜਿਹੀ ਥਾਂਂ ਪਹੁੰਚ ਗਿਆ ਜਿੱਥੇ ਉਸਦੀ ਬਹੁਤ ਆਓ ਭਗਤ ਹੋਈ ਅਚਾਨਕ ਉਸਨੇ ਇੱਕ ਤੇਜ ਸ਼ੇਰ ਸੁਣਾਈ ਦਿੱਤਾ। ਅਜਿਹਾ ਤੂਫ਼ਾਨ ਦੇ ਨਾਲ ਉਸਨੂੰ ਕੋਈ ਆ ਰਿਹਾ ਸੀ, ਸਾਰੇ ਜਾਨਵਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਉਸਦੇ ਪਿੱਛੇ ਇੱਕ ਸ਼ਿਕਾਰੀ ਲੱਗੇ ਹੋਏ ਸਨ ਉਸ ਦੇ ਠੰਢ ਦੇ ਵਿੱਚ ਬੰਬੀਹੀ ਆਪਣੀ ਮਾਂ ਨਾਲੋ ਵਿਛੜ ਗਿਆ ਪਰੰਤੂ ਜੰਗਲ ਦੇ ਰਾਜਾ ਨੇ ਉਹਨਾਂ ਦੀ ਅਗਵਾਹੀ ਕੀਤੀ ਅਤੇ ਉਹਨਾਂ ਦੀ ਸਰੱਖਸ਼ਿਤ ਥਾਂ ਦੇ ਲਈ ਸਥਾਪਨਾ ਕਰ ਰਹੇ ਸੀ ਇਸ ਤੋਂ ਬਾਅਦ ਮੈਂ ਅੱਗੇ ਦੀ ਕਹਾਣੀ ਸੁਣਾਵਾਂਗੀ।